ਹਾਂਜੀ ਹਾਂ ਹੁਣ ਤਾਂ WhatsApp ਤੇ ਵੀ option ਆ ਗਈ

ਤੇ ਫੇਰ ਤੁਸੀਂ ਕਰਦੇ ਹੁੰਦੇ ਕੋਈ ਸਮਾਨ ਸਮੂਨ online ਮੰਗਵਾਉਂਦੇ ਓ ਕੁੱਝ ਹਾਂ online ਕਈ ਵਾਰ ਮੰਗਵਾਉਂਦੇ ਆ ਆਪਾਂ

ਹਾਂਜੀ sir মীশো ਵੀ ਵਧੀਆ

amazon ਨੀ use ਕਰੀ ਅੱਛਾ ਕਦੇ ਬੇਚਿਆ ਵੀ ਐ

ਠੀਕ ਐ ਕਿਉਂਕਿ ਇਹ free free APPS ਨੇ ਪਰ ਹੁੰਦਾ ਇੱਕ ਮਹੀਨੇ ਵਾਸਤੇ ਐ

ਇੱਕ ਮਹੀਨੇ ਦਾ ਤੁਹਾਨੂੰ ਹਾਂ ਉਸ ਤੋਂ ਬਾਅਦ ਤੁਸੀਂ ਬੇਚਨਾ ਨਾ ਫੇਰ ਨਾ ਥੋੜਾ purchase ਕਰਨਾ ਪੈਂਦਾ

ਥੋੜਾ ਜਾ ਵੱਧ ਹੁੰਦਾ ਵਿੱਚ ਸੋ ਡੇਢ ਸੋ ਰੂਪਏ ਮਹੀਨੇ ਦਾ

ਹੈਲੋ ਹਾਂ ਚੱਪਲਾਂ ਵਾਲਾ ਆਇਆ ਚੱਪਲ ਈ ਲੈ ਲੋ।

ਚਲ ਆਜਾ ਬਾਹਰ ਨਿਕਲਿਆ ਫਿਰ ਗਲੀ ਚ। ਆਹੋ ਲੈਣੇ ਆ ਮੈ ਲਿਆਤੀਆਂ ਮੈਨੂੰ ਗੋਲਡੀ ਨੇ ਓਦਣ ਦੋ ਹਾਂ ਮੈ ਓਦੋ ਨੌਸ਼ੇਰਿਓ ਲਿਆਤੀਆਂ ਹੀ। ਅੱਛਾ ਅੱਛਾ ਅੱਛਾ ਮੈ ਲੈਣੀ ਹੀ ਹਜੇ ਮੇਰੀ ਆ ਟੁੱਟ ਗਈ ਊ। ਅੱਛਾ ਠੀਕ ਆ ਲੈਲਾ ਫਿਰ ਆਇਆ ਭਾਈ ਤੇ। ਲੈਣੇ ਅੜੀਏ ਦਵਾਈ ਨਹੀਂ ਪਤਾ ਕਿਹੇ ਪਾਸੇ ਲੱਗਣ ਦਿੰਦੀ ਤੇ ਆਹੋ ਦਵਾਈਆਂ ਏਦਾਂ ਈਆ। ਦਵਾਈ ਅੱਜ ਪੈਰਾਂ ਤੇ ਰੱਖ ਲਈ ਕੇ ਨੀ ਰਾਣੀ

ਅੱਜ ਪੈਰ ਤੇ ਇਕ ਗੋਲੀ ਰਖਲੀ ਆਹੋ ਠੀਕ ਆ ਹੋਰ ਹੋਰ ਠੀਕ ਏ ਵਧੀਆ ਹਾਂ ਠੀਕ ਆ ਚੱਪਲਾਂ ਖਰੀਦ ਹੋਰ ਭਾਜੀ ਦੀ ਸੁਣਾ ਕੇਸੂ ਦੀ ਸੁਣਾ? ਕੇਸੂ ਠੀਕ ਆ ਕੇਸੂ ਫਿਰਦਾ ਇੱਥੇ ਈ ਇਹ ਓਦਣ ਦਾ ਆਗਿਆ ਜਿਦਣ ਚਾਚਾ ਇਹਦਾ ਆਹੋ ਓਦਣ ਆਗਿਆ ਹੀ ਫਿਰ ਇਹ ਪਤਾ ਲੱਗਾ ਹੀ ਤੇ ਫਿਰ ਓਦਣ ਰਾਤ ਈ ਬਹਿ ਗਿਆ ਹੀ। ਕੀਤਾ ਹੀ ਖਰਿਆ ਓਦਣ ਫੋਨ ਰਾਤ ਦਸਿਆ ਹੀ ਨਾ ਫੋਨ ਕਰਕੇ

ਆਹੋ ਨਹੀਂ ਕੰਮ ਕਰਦਾ ਰੰਗ ਰੁੰਗ ਦਾ ਕਰਦਾ ਨਾ ਰੰਗ ਦਾ ਕੰਮ ਕਰਦਾ ਆ। ਕੈਸੂ ਨੂੰ ਕਹੀ ਬੀ ਉਹ ਜਿਹੜੀ ਸੁਰਮਾ ਪੀਣ ਵਾਲਾ ਵਾ ਉਹ ਕਿਨ੍ਹੇ ਦਾ ਮਿਲੂਗਾ ਲਿਆਵੀਂ ਓਧਰੋਂ ਉਹਨੂੰ ਕਹੀ। ਕੀ ਲਿਆਉਣਾ ਮੈ ਕਿਹਾ ਸੁਰਮਾ ਪੀਣ ਵਾਲਾ ਖਰਲ। ਕਵਾਗੇ ਇਹਨਾਂ ਨੂੰ ਐਤਕਾਂ ਕੇ ਲੈ ਕੇ ਆਈ ਪਤਾ ਨਹੀਂ ਇਹ ਤਾ ਪਤਾ ਕੀਤਿਆਂ ਹਜੇ ਉਹਨੇ ਕਿਹੜਾ ਪਤਾ ਕੀਤਾ।

ਕਦੋ ਨੌਸ਼ਹਿਰੇ ਭੈਣੇ

ਇਧਰੋਂ ਨਹੀਂ ਮਿਲਦੇ

ਅੱਛਾ ਠੀਕ ਆ ਮੈ ਅੱਗੇ ਕਹਿਣ ਦੀ ਮੈ ਕਿਹਾ ਕਹਿਣ ਦੀਆ ਕੇ ਮੁੰਡੇ ਨੂੰ ਮੈ ਕਿਹਾ ਜਾਏਗਾ ਜਿੰਨੇ ਦਾ ਆਉਗਾ ਲੈ ਆਵੀ ਦਸਵੇਂ ਤੋਂ ਬਾਅਦਾ ਜਾਣਾ ਓਦੋ ਮੰਗਾਲਿਓ ਫਿਰ ਉਹਦੇ ਕੋ ਆਹੋ ਤੇ ਹੈਨੀ ਭੈਣਾਂ ਲੋਕੀ ਭਾਰਾ ਤੇ ਬੜੀਆਂ ਪੈਂਦੀਆਂ ਨੇ ਹਾਂ ਹਾਂ ਦਿੰਦੇ ਨਹੀਂ ਲੋਕੀ ਚੀਜ਼ ਨਹੀਂ ਦਿੰਦੇ ਹੈਨੀ ਦਿੰਦੇ ਨਹੀਂ ਗੇ ਤੇ ਇਹਦੇ ਨੋ ਬੰਦਾ ਆਪਣੀ ਕੱਢੇ ਤੇ ਵਰਤੇ।

ਮੈ ਤੇ ਓਦਣ ਕਿਹਾ ਮੈ ਕਿਹਾ ਤੁਹਾਨੂੰ ਕਿਹੜੀ ਕਿਤੇ ਗਾਹ ਲੋੜ ਨਹੀਂ ਪੈਣੀ।

ਆਹੋ ਨਹੀਂ ਲੋਕਾਂ ਕੋ ਚੀਜ਼ ਹੋਵੇ ਨਾ ਲੋਕੀ ਨੋ ਖਣੋ ਬੜੀ ਕਰਦੇ ਪੀ ਹੈਨੀ ਉਹਨੇ ਖੜੀ ਆ ਫਲਾਣੇ ਨੇ ਖੜੀ ਆ ਏਦਾਂ ਕਰਦੇ ਆ ਗਾਹ ਦੀ ਗਾਹ ਕਹਿੰਦੇ ਈ

ਜਿਹੜਾ ਝੂਠ ਕਰਮ ਚ ਲਿਖਿਆ ਉਹ ਤੇ ਨਹੀਂ ਮਾਰਨੇ ਚੀਜ਼ਾਂ ਵਾਲੇ ਮਾਰਨੇ ਆ। ਆਹੋ ਆਹੋ ਮੈ ਕਿਹਾ ਜਿਹੜਾ ਝੂਠ ਕਰਮਾਂ ਚ ਲਿਖਿਆ ਉਹ ਚੀਜ਼ਾਂ ਵਾਲਿਆਂ ਮਾਰਨਾ ਜਿਨ੍ਹਾਂ ਕੋ ਚੀਜ਼ਾਂ ਨੇ।

ਮਾਰ ਦਿੰਦੇ ਝੂਠ ਕੇ ਉਹਨੇ ਖੜਿਆ ਫਲਾਣੇ ਨੇ ਖੜਿਆ ਵਾ ਏਦਾਂ ਚਾਚੀ ਬੇਅੰਤ ਵੱਲ ਪਤਾ ਨਹੀਂ ਕਿਨ੍ਹੇ ਕ ਫੇਰੇ ਮਾਰੇ ਕਹਿੰਦੀ ਵੋਹਟੀ ਰੱਖ ਗਈ ਕਿਤੇ।

ਚਾਚੀ ਬੇਅੰਤ ਵੱਲ

ਤੇ ਕਹਿੰਦੀ ਮੈਨੂੰ ਪਤਾ ਈ ਨਹੀਂ ਆ ਕਿੱਥੇ ਤੇ ਫਿਰ ਵੋਹਟੀ ਆਈ ਕੱਲ ਫਿਰ ਕੱਲ ਮੈ ਫਿਰ ਗਈ ਮੈ ਕਿਹਾ ਪੀ ਭੈਣਜੀ ਚਾਚੀ ਦੇਣਾ ਵਾ ਕੇ ਨਹੀਂ ਫਿਰ ਜੇ ਨਹੀਂ ਦੇਣਾ ਤਾ ਵੀ ਦਸਦੇ।

ਅੰਦਰ ਬੈਠੀ ਉਹਦੇ ਕੋ ਲੇਲਾ ਮੈ ਕਿਹਾ ਦਈ ਨੀਲਮ ਆ ਜਰਾ ਕਾ ਖਰਲ ਆਪਣਾ

ਤੇ ਉਹਨੇ ਤੇ ਲਿਆ ਕੇ ਦੇ ਤਾ

ਬੜੇ ਦਾ ਇਨ ਹੋ ਗਏ ਮੈਨੂੰ ਦੱਸ ਪੰਦਰਾਂ ਦਿਨ ਲੋਕਾਂ ਨੂੰ ਪੁੱਛਦੀ ਨੀ ਕਿਹੇ ਨੇ ਹਾਂ ਨਹੀਂ ਕੀਤੀ। ਤੇ ਤੁਹੀ ਉਹਨਾਂ ਘਰੋਂ ਲੈ ਆਉਂਦੇ ਗੋਪੀ ਘਰ ਹੈ ਹੀ। ਗਈ ਹਾਂ ਗੋਪੀ ਘਰ ਮੈ ਕਹਿਣ ਦੀ ਜਿਦਣ ਚਾਚਾ ਗਿਆ ਹੀ ਉਹਨਾਂ ਦੀ ਵੱਟਾ ਬਨਣ ਓਦਣ ਮੈ ਤੇ ਚਾਚਾ ਤੇ। ਅੱਛਾ ਅੱਛਾ ਠੀਕ ਆ। ਆਹੋ ਤੇ ਉਹ ਕਹਿੰਦੀ ਪੀ ਇਧਰ ਤੁਹਾਡੀ ਗਲੀ ਚ ਈ ਖੜਿਆ ਕਿਹੇ ਨੇ

ਦਿੱਤਾ ਨਹੀਂ ਮੁਕਰਗੀ ਆ ਪਿੰਕੀ ਨੇ ਲਿਆਂਦਾ ਹੀ ਤੇ ਪਿੰਕੀ ਮੁਕਰ ਗੀ ਊ। ਪਿੰਕੀ ਤੇ ਅੱਗੇ ਨਹੀਂ ਚੀਜ਼ ਦਿੰਦੀ ਹੁੰਦੀ ਉਹ ਕਿਹੇ ਦੀ ਚੀਜ਼ ਵੀ ਲਿਆਵੇ ਉਹਨੇ ਨਹੀਂ ਚੀਜ਼ ਵਾਪਿਸ ਕਰਨੀ ਕੇ ਕਿਹੇ ਨੂੰ ਚੀਜ਼ ਦੇਦਾ। ਆਹੋ ਕਹਿੰਦੀ ਨਹੀਂ ਮੈ ਤਾ ਲਿਆਂਦਾ ਈ ਨਹੀਂ ਮੈ ਤਾ ਲਿਆਂਦਾ ਈ ਨਹੀਂ ਤੇ ਉਹ ਕਹਿੰਦੀ ਪਿੰਕੀ ਨੇ ਖੜਿਆ ਹੀ ਗਾ। ਹੋਰ ਉਹਨੂੰ ਤੇ ਬੱਸ ਚੀਜ਼ ਮਿਲਣੀ ਚਾਹੀਦੀ ਮੁੜਕੇ ਬਸ ਗਈ ਗੱਲ ਤੇ ਫਿਰ ਨਹੀਂ ਇਹਦੇ ਘਰੋਂ ਚੀਜ਼ ਆਉਣੀ। ਪਤਾ ਨਹੀਂ ਕੀ ਹਿਸਾਬ ਕਿਤਾਬ ਵਾ ਇਹਦਾ ਕਿਦਾ ਦਾ ਵਾ

ਹੈਨੀ ਹੀ ਓਦਣ ਮੁੰਡੇ ਦੇ ਅੱਖਾਂ ਚ ਪਾਉਣ ਨੂੰ ਤੇ ਮੈ ਕਿਹਾ ਚਲ ਪੀ ਲੈਣੇ।

ਮਿਲਿਆ ਨਹੀਂ ਫਿਰ

ਤੇ ਮਾਈ ਕਹਿਣਦੀ ਹੀ ਆਠਰ ਲੈਣ ਦੇ ਜ਼ਰਾ ਕ ਉਹਦੇ ਚ ਪਲਾਂ ਕੀ ਕੀ ਪੈਂਦਾ ਵਾ? ਓਹਦੇ ਚ ਪਤਾ ਨਹੀਂ ਇਹੋ ਈ ਲਿਆਇਆ ਈ ਨੌਸ਼ੇਰਿਓ

ਉਹਦੇ ਚ ਪੈਂਦਾ ਵਾ ਹਰੀ ਲਾਚੀ ਪਾਈ ਦੀ ਆ, ਚੀਨੀ ਪਾਈ ਦੀ ਆ ਫਿਰ ਉਹਦੇ ਚ ਪਾਈ ਦਾ ਵਾ ਸਮੁੰਦਰ ਦੀ ਚਿਗ

ਬਦਾਮ ਦੀ ਗਿਰੀ ਮੈਨੂੰ ਪੇਏ ਨੂੰ ਅੱਜ ਪੰਦਰਾਂ ਦਿਨ ਹੋ ਗਏ ਆ। ਉਹ ਪਤਾ ਕੀ ਸਾਰਾ ਮਸਾਲਾ ਮਸੂਲਾ ਜੋ ਵਿਚ ਪੈਂਦਾ ਨਾ ਸਾਰਾ ਬਣਾ ਦਿੰਦੇ ਸਾਰਾ ਮਟੀਰੀਅਲ ਕਰ ਦਿੰਦੇ ਇਕੱਠਾ। ਸਾਰਾ ਤੇ ਦੋ ਗੁਲਾਬ ਦੇ ਫੁੱਲ ਪਾਏ ਵਿਚ ਹਾਂ ਉਹਨਾਂ ਪੂੜੀ ਬਣਾ ਦੇਣੀ ਹੁੰਦੀ ਆ ਵਿਚੇ ਸੁਰਮਾ ਪਾ ਕੇ ਮਾਈ ਕੋ ਫਿਰ ਮੈ ਪਣਾ ਲਿਆ ਹੀ ਤੇ ਮੈ ਕਿਹਾ ਚਲ ਰਾਤ ਨੂੰ ਘੜੀ ਕਾ ਲਾਵਾਂਗੇ। ਆਹੋ ਲਾਵੀ ਅੱਜ ਘੜੀ। ਆਹੋ ਇਹ ਵੇਲੇ ਫਿਰ ਜੌਹਨ ਨਹੀਂ ਕਰਨ ਦਿੰਦਾ ਕੁਝ ਵੀ ਨਿਆਣੇ ਏਦਾਂ ਈ ਕਰਦੇ ਆ ਕੇ ਕਦੀ ਰੋ ਪੈ ਕਦੀ ਖੇਡਣ ਦੇ ਪੈ।

ਨਿਆਣੇ ਦਾ ਲਾ ਹੁੰਦਾ ਸੁੱਤੇ ਦਾ।

ਹੋਰ ਭੈਣਜੀ ਤੂੰ ਸੁਣਾ ਹਾ ਆਪਣਾ? ਹਾਂ ਠੀਕ ਆ ਰਾਣੀ ਬਸ ਵਧੀਆ ਜਿਹੜਾ ਟਾਇਮ ਪਾਸ ਟਾਇਮ ਪਾਸ ਜੀ ਟਾਇਮ ਪਾਸ ਦੀਆ ਗੱਲਾਂ ਨੇ ਸਾਰੀਆਂ। ਆਹੋ ਤੇਹੋਰ ਜਿਹੜੀ ਘੜੀ ਨੰਗਦੀ ਜਾਵੇ ਕਹਿ। ਹਾਂਜੀ ਹਾਂਜੀ ਓਹੀ ਲਾਹੇ ਦੀ ਆ।

ਟਾਇਮ ਪਾਸ ਤੇ ਕਰਨਾ ਈਆ ਆਹੋ ਰੱਬ ਨੰਗਾਉਣ ਦਿਆ ਟਾਇਮ ਬੜੇ ਵਧੀਆ।

ਰੋਟੀ ਪਾਣੀ ਜੁੜਦਾ ਜਾਣ ਦਿਆ ਵਾ।

ਰੋਟੀ ਬਦਲੇ ਟੁੱਟ ਟੁੱਟ ਮਰੀਦਾ ਵਾ ਹੋਰ ਸਾਰਾ ਦਿਨ

ਹੋਰ ਵਿਚਾਰੇ ਇਹਦਾ ਈ ਜਾਂਦੇ ਸਾਰਾ ਦਿਨ ਆਉਂਦੇ ਸ਼ਾਮਾਂ ਨੂੰ ਕਿਤੇ ਵਿਚਾਰੇ। ਆਹੋ ਸ਼ਾਮਾਂ ਨੂੰ ਕੇ ਸਾਰਾ ਦਿਨ ਬਾਹਰ ਈ ਨਗਾਲ ਦੇ ਨੇ।

ਗਰਮੀ ਚ ਹੁਣ ਬੜੀ ਮੁਸ਼ਕਿਲ ਹੋਇਆ ਕਰਨੀ ਸਿਆਲ ਚ ਅਜੇ ਹੋਰ ਗੱਲ ਹੁੰਦੀ ਗਰਮੀ ਚ ਤਾ ਬੜੀ ਜਿਹੀ ਹੁੰਦੀ ਆ।

ਨਾ ਘੜੀ ਮੁੜੀ ਨਵਾਲਿਆ ਈ ਜਾਂਦਾ ਵਾ।

ਫਿਰ ਆਖਣਾ ਬਿਮਾਰ ਨਾ ਹੋਜੇ ਬਿਮਾਰ ਨਾ ਹੋਜੇ।

ਹੁਣ ਅੱਜ ਦਾ ਦਿਨ ਚੜਿਆ ਕਿਤੇ ਹਜੇ ਤਾਕਰ ਦਿਨ ਠਾ ਨਹੀਂ ਜਾਣ ਦਿਆ।

ਜੋ ਸਵੇਰ ਤੋਂ ਦਿਨ ਚੜ੍ਹਦਾ ਕਿਤੇ ਸ਼ਾਮਾਂ ਨੂੰ ਕਿਤੇ ਸੱਤ ਵਜੇ ਕਿਤੇ ਡੁਬਦਾ

ਸਾ ਦਿਨ ਸਾ ਦਿਨ ਪਰ ਗਰਮੀ ਵਿਚ ਕਿਥੇ ਜਾਇਆ ਜਾਂਦਾ ਇੰਨੇ ਵਾਡੇ ਨਹੀਂ ਘੁੰਮੇ ਜਾਂਦੇ।

ਮੈ ਕਹਿਣ ਦੀ ਹੀ ਇਹਦੇ ਮਾਮੇ ਦਾ ਪਤਾ ਲਿਆਉਣੀ ਆ ਤੇ ਉਹ ਕੱਲ ਵੀ ਇਸਤਰਾਂ ਛੁੱਟੀ ਨੰਗ ਗਈ ਮੈ ਠੀਕ ਨਾ ਤੇ ਨਾ ਈ ਨਾ ਲਿਆ ਜਾਣਦਾ ਮੈ ਕਿਹਾ ਚਲ ਉਹਨੇ ਅੱਖ ਬਣਵਾਈ ਇਹਦੇ ਮਾਮੇ ਨੇ ਰਾਹੁਲ ਦੇ ਨੇ ਤੇ ਪਤਾ ਲੈ ਕੇ ਤੇ ਆਉਣੀ ਆ। ਮੈ ਫਿਰ ਮੁੜਕੇ ਠੀਕ ਨਹੀਂ ਹੀ ਮੈ ਕਿਹਾ ਮੈ ਕੋ ਬੈਠਾ ਖਲੋਤਾ ਤੇ ਜਾਣਾ ਨਹੀਂ ਗਾ।

ਹੁਣ ਠੀਕ ਹੋਵਾਂਗੀ ਤੇ ਫਿਰ ਜਾਵਾਂਗੀ।

ਗੱਲ ਤੇ ਠੀਕ ਹੋਣਦੀ ਆ ਨਾ ਜਦੋ ਬੰਦਾ ਠੀਕ ਹੋਵੇ ਫਿਰ ਈ ਜਾਣ ਨੂੰ ਜੀਅ ਕਰਦਾ

ਹੋਰ?

ਵਧੀਆ ਤੁਸੀ ਸੁਣਾਓ ਕੀ ਕਰਨ ਦੇ ਜੇ ਭੈਣਜੀ ਪੰਮੀ ਤੂੰ ਸੁਣਾ ਕੋਈ ਗੱਲ ਬਾਤ ਮਾਰ ਤੂੰ ਤੇ ਚੁੱਪ ਈ ਕਰ ਜਾਣੀ ਏ। ਆਹੋ ਗੱਲਾਂ ਇਹ ਸੁਣਾਉਂਦੀ ਨਹੀਂ ਨਾ

ਸੁਣਾਉਂਦੀ ਗੱਲਾਂ। ਭੈਣਜੀ ਪੰਮੀ ਹਾਂ ਹਾਂ ਬੋਲ ਚੰਗਾ ਬਾਏ ਚੰਗਾ ਨੀ

ਬਾਏ ਚਲ ਬਾਅਦ ਚ ਤਾ ਸੁਣਾਏ ਗੀ ਨਾ